Hello

ਹਾਂਜੀ ਹਾਂਜੀ ਉਹ ਦਾ ਫੋਨ busy ਆਉਣ ਢਆ ਵਾ ਆਹ ਉਹ ਭਾਭੀ ਦੇ ਨਾਲ ਗੱਲ ਢਆ ਸੀ ਕਰਨ

ਉਹ ਨਹੀਂ ਮੈਂ ਕਿਹਾ ਚੱਲ ਨਹੀਂ ਕਰ ਲੈਣੀ ਫੇਰ ਫੇਰ ਕਹੇਗੀ ਵੀ ਮਤਲਬ ਫੋਨ ਤੇਰਾ waiting ਚ ਆਉਣ ਢਆ ਜਾ busy ਆਉਣ ਢਆ ਨਹੀਂ ਓਹਨੇ ਕਿ ਕਹਿਣਾ ਵਾ ਉਹ ਨਿਆਣੇ ਆਏ ਆ ਘਰ

ਕੱਲ ਮੇਰੇ ਨਾਲ ਇੱਦਾ ਹੋਇਆ ਸੀ ਮੈਂ ਤੇ ਮਿੰਦਰ ਫੋਨ ਕਰਨ ਢਏ ਸੀ ਨਾ

ਨਾਲ ਦੀ ਵੀ ਫੋਨ ਕਰਨ ਢਈ ਸੀ ਉਹ ਕਹਿੰਦੀ ਕਿਹੜਾ ਆਉਂਦੇ ਫੋਨ ਇੰਨਾ ਚਿਰ waiting ਚ

ਮੈਂ ਓਹਨੂੰ ਫੇਰ ਦਸਿਆ ਮੈਂ ਕਿਹਾ ਆਹ ਆਹ ਵਾਲਾ ਮੈਂ ਕਿਹਾ ਸਕੀਮ ਸੀ ਤਾਂ ਕਰਕੇ

ਓਥੇ ਭਰਾ ਅੰਬਰਸਰ ਇਕ ਦਿਨ ਆਪਾਂ ਭਇਆ ਕੁੱਟ ਤਾ ਇਕ

ਇੱਦਾ ਲਾਈ ਦੀ ਰੇਹੜੀ ਲਾਈ ਦੀ ਦੁਕਾਨ ਲਾਈ ਸੀ ਰੇਹੜੀ ਤੇ ਭਇਆ ਇਕ ਕਿ ਓਹਦਾ ਨਾਉ ਹੈ ਪਪੀਤੀਆਂ ਦੀ ਰੇਹੜੀ ਸੀ ਓਹਦੀ ਪਪੀਤੀਆਂ ਦੀ ਰੇਹੜੀ ਲਾ ਕੇ ਲਾਉਂਦਾ ਵਾ ਤੇ ਇਕ ਮੁੰਡਾ ਓਹਨੇ ਖਲਾਰ ਲਿਆ ਤੇ ਕਹਿੰਦਾ ਪਪੀਤੇ ਲੈਣੇ ਹੈ ਤੇ ਓਹਨੇ ਓਹਨੇ ਜਾਂਦਾ ਰਿਹਾ ਤੇ ਮੇਰੇ ਨਾਲ ਇਕ ਸਾਂਢੂ ਦਾ ਮੁੰਡਾ ਸੀ ਤੇ ਇਕ ਹੋਰ ਸੀ ਓਹਨਾ ਕੇ ਤੇ ਰੇਹੜੀ ਦਾ ਥਲੜਾ ਪਾਸਾ ਨਹੀਂ ਹੁੰਦਾ

ਥੱਲੇ ਵਾਲੇ ਬੰਨੇ ਓਥੇ ਤੱਪੜ ਲਾਈ ਓਥੇ ਓਨਾ ਰੱਖ ਤਾ ਸਾਮਣੇ ਤੇ ਤੈਨੂੰ ਪਤਾ ਭਈਏ ਕਿੰਨੇ ਭਈਏ ਕਿੰਨੇ ਚਲਾਕ ਹੁੰਦੇ ਹੈ ਉਹ ਕਹਿੰਦਾ ਮੇਰਾ ਇਕ ਕਹਿੰਦਾ ਭਈ ਮੇਰਾ piece ਚੁੱਕਿਆ ਗਿਆ ਓਹਦਾ ਪਪੀਤੇ ਦਾ ਉਹ ਇਹਨਾਂ ਨੂੰ ਕਹਿ ਜਾਵੇ ਵੀ ਤੁਸੀਂ ਲੁਕਾਇਆ ਵਾ ਇਹ ਓਹਦੇ ਗੱਲ ਪਈ ਜਾਣ ਤੂੰ ਸਾਨੂੰ ਚੋਰ ਸਮਝਦਾ ਵਾ ਸਾਨੂੰ ਇੱਦਾ ਗੱਲ ਪਈ ਜਾਣ

ਤੇ ਕਹਿੰਦੇ ਤੂੰ ਸਾਨੂੰ ਚੋਰ ਸਮਝਦਾ ਉਹ ਆ ਯੇ ਹੈ ਤੇ ਓਹਨੇ ਵੇਖ ਲਿਆ ਰੇਹੜੀ ਦੇ ਥੱਲੇ

ਤੇ ਬਾਅਦ ਚੋ ਉਹ ਫਿਰ ਗੱਲ ਪਏ ਇਹਨਾਂ ਦੇ ਇਹ ਵੀ ਅੱਗੋਂ ਬੋਲੀ ਜਾਣ ਇਹਨਾਂ ਅੱਗੋਂ ਗਾਲਾਂ ਗੁਲਾਂ ਕੱਢ ਤੀਆਂ

ਤਿੰਨ ਜਣੇ ਸੀ ਆਪਾਂ ਮੈਂ ਫੜ ਕੇ ਰਖਿਆ ਮੈਂ ਫੜ ਕੇ ਰਖਿਆ ਮੈਂ ਓਹਨੂੰ ਕਹਿ ਤਾ ਮੈਂ ਕਿਹਾ ਨਾ ਫੜ ਕੇ ਰਖੂੰਗਾ ਅੱਖ ਮਾਰਤੀ ਹੈ ਮੈਂ ਫੜ ਕੇ ਰਖੂੰਗਾ ਤੇ ਤੁਸੀਂ ਧਰ ਦੀਓ ਮੈਂ ਫੜ ਕੇ ਰੱਖੀਆਂ ਓਹਦੀਆਂ ਬਾਹਾਂ ਲੈ ਲਿਆ ਓਹਨੂੰ ਛਡਿਆ ਓਹਦੇ ਚੱਲ

ਕੰਮ ਛਿੱਤਰਾਂ ਆਲੇ ਕਰਦਾ ਹੋਣਾ ਹੋਰ

ਨਹੀਂ ਗਲਤੀ ਆਪਣੇ ਬੰਦਿਆ ਦੀ ਸੀ ਓਹਦੀ ਓਹਦੀ ਕੋਈ ਗਲਤੀ ਨਹੀਂ ਸੀ ਐਂਵੇ ਕਹੀਏ ਚੋਰੀ ਇਹਨਾਂ ਦੀ ਪਪੀਤਾ ਇਹਨਾਂ ਨੇ ਲੁਕਾਇਆ ਗਲਤੀ ਇਹਨਾਂ ਦੀ ਸੀ ਹਮ ਜੇ ਤੁਸੀਂ ਲੁਕਾਉਣਾ ਵੀ ਤਾਂ ਮਾਮੇ ਲਾਗੇ ਰੇਤ ਦਾ ਢੇਰ ਸੀ ਤੇ ਰੇਤ ਰੇਤ ਰੇਤਾ ਦਾ ਢੇਰ ਸੀ ਲਾਗੇ

ਜੇ ਤੁਸੀਂ ਲੁਕਾਉਣਾ ਵੀ ਹੈ ਤਾਂ ਰੇਤ ਵੱਲ ਨੂੰ ਸੁੱਟ ਦੋ ਉਹ ਉਹ ਤੇ ਸ਼ੱਕ ਪੈਣਾ ਪੈਣਾ ਸੀ ਜਦੋਂ ਰੇਹੜੀ ਦੇ ਥੱਲੇ ਇਹਨਾਂ ਰੱਖ ਤਾ ਨਹੀਂ ਨਾਲੇ ਯਾਰ ਕਿੰਨੇ ਦਾ ਪਪੀਤਾ ਚਾਲੀ ਪੰਜਾਹ ਰੁਪਏ ਕਿੱਲੋ ਫਿਰ ਵੀ ਚਾਲੀ ਪੰਜਾਹ ਰੁਪਏ ਦਾ ਹੋਊਗਾ ਉਹ ਸਸਤਾ ਦੇਣ ਢਆ ਸੀ ਤੀਹ ਰੁਪਏ ਦੇਣ ਢਆ ਸੀ

ਹਾਂ ਤੀਹ ਰੁਪਏ ਕਿੱਲੋ ਦੇਣ ਢਆ ਸੀ

ਹਮ ਹਾਂ ਉਹ ਹਜੇ ਫੇਰੇ ਆਲਾ ਸੀ ਮੰਡੀਓਂ ਲੈਂਦੇ ਨਾ ਤੇ ਮੰਡਿਓ ਪੈਣਾ ਸੀ

ਨਹੀਂ ਵੀਹ ਵੀਹ ਪੱਚੀ ਰੁਪਏ ਕਿੱਲੋ ਪੈਣਾ ਸੀ ਓਹੀ ਨਾ ਹਮ ਮੈਨੂੰ ਚਾਅ ਦਾ ਚੇਤਾ ਭੁੱਲ ਗਿਆ ਚਾ ਠੰਡੀ ਹੋ ਜਾਣੀ ਆ ਹੋਗੀ ਗਰਮ ਕਰਾ ਲਾ ਰਹਿਣ ਦੇ ਹੁਣ ਕੋਈ ਨਹੀਂ ਕੋਈ ਗੱਲ ਨਹੀਂ ਪੀਜਾ ਫੇਰ ਠੰਡੀ ਫੇਰ

ਉਹ ਕਾਲੀ ਕਿ ਕਰਦਾ ਹੁੰਦਾ ਹੁਣ

ਉਹ ਮਾਮੇ ਨਾਲ ਹੀ ਜਾਂਦਾ ਠੀਕ ਹੈ ਦੀ ਭੈਣ ਵੀ ਚੱਲ ਗਈ ਬਾਹਰ ਕਨੇਡਾ

ਹੋਰ ਕੈਨੇਡਾ ਚੱਲ ਗਈ ਉਹ ਵੀ

ਆਹੋ

ਚੱਲ ਵਧੀਆ ਮਿਲਦਾ ਹੋਣੇ ਕੇ ਨਹੀਂ

ਸ਼ੀਲੋ ਆਇਆ ਕੇ ਨਹੀਂ ਪਿੰਡ ਸ਼ੀਲੋ ਵੀ ਕਹਿੰਦੇ ਚੰਗੇ

ਕਿਹੜੀ ਜਗਹ ਵਾ

ਹੁਣ ਦਾ ਪਤਾ ਨਹੀਂ

ਇੱਦਾ ਹੀ ਕਾਮਯਾਬ ਹੁੰਦਾ ਬੰਦਾ ਆਹੋ ਹੋਲੀ ਇਕ ਇਕ ਡੰਡਾ ਕਰਕੇ ਬੰਦਾ ਪੋੜੀ ਚੜ੍ਹਦਾ ਵਾ

ਇਹ ਤੇ ਹੈਗਾ ਹੈ ਹੋਲੀ ਹੋਲੀ

ਬੱਸ ਯਾਰ ਮਾਲਕ ਕਾਮਯਾਬ ਕਰੇ ਫੇਰ ਹੀ ਬੰਦਾ ਕਾਮਯਾਬ ਹੁੰਦਾ ਬਾਕੀ ਆਪਣਾ ਜਿੰਨਾ ਮਰਜੀ ਜ਼ੋਰ ਹਮ ਆਪਣਾ ਜਿੰਨਾ ਮਰਜੀ ਜ਼ੋਰ ਲਾ ਲੈ ਜਦੋਂ ਤੱਕ ਮਾਲਕ ਨਹੀਂ ਕਾਮਯਾਬ ਕਰਦਾ ਓਹਨਾ ਤਕ ਕੇ ਨਹੀਂ ਹਮ ਚੱਲ ਲਿਆਉਗੇ ਰੱਬ ਵੀ ਟੈਮ ਓਹੀ ਆਹ ਓਹੀ ਤਾਂ ਹੈ ਹੁਣ ਵੀ ਬੈਂਕ ਵਿਚ ਲੱਗਾ ਓਹਨੂੰ ਵੀ ਹੁਣ ਅਹ ਸਾਢੇ ਤਿੰਨ ਸੋ ਰੁਪਿਆ ਲੈਣ ਢਆ ਵਾ

ਹਾਂ ਦਿਹਾੜੀ

ਤੇ ਵੱਧੀਆ ਮਾਮਾ ਸਾਢੇ ਦੱਸ ਹਜਾਰ ਰੁਪਿਆ ਹੈ ਤੇ ਕਿੰਨੇ ਵਜੇ ਆ ਜਾਂਦਾ ਤਿੰਨ ਚਾਰ ਵਜੇ ਆ ਜਾਂਦਾ ਹੋਣਾ

ਸਰਕਾਰੀ ਬੈਂਕ ਵਾ ਵੱਜ ਜਾਂਦੇ ਛੇ ਸਾਢੇ ਛੇ ਅਸ਼ਾ ਅਸ਼ਾ ਅਸ਼ਾ ਜਾਣਾ ਕਿੰਨੇ ਵਜੇ ਹੁੰਦਾ ਦੱਸ ਵਜੇ ਜਾਣਾ ਦੱਸ ਸਾਢੇ ਨੋਂ ਦੱਸ ਵਜੇ ਠੀਕ ਹੈ ਠੀਕ

ਯਾਰ ਆਹ ਫੇਰ ਵਿਵ ਠੀਕ ਆ ਮੀਂਹ ਝੜੀ ਨਾਲੋਂ ਚੰਗਾ ਈ ਆ

ਵਧੀਆ ਫੇਰ ਤੇ ਤੇ ਯਾਰ ਸ਼ਨੀਵਾਰ ਸ਼ਨੀਵਾਰ ਜਲਦੀ ਹੋ ਜਾਂਦੀ ਹੈ ਨਾ ਨਾਲੇ ਜਿਹੜੀ ਛੁੱਟੀ ਆਉਂਦੀ ਹੈ ਉਹ ਵੱਖਰੀ

ਦਿਹਾੜੀ ਠੀਕ ਹੈ

ਜਿੱਡਾ ਸੋਮਵਾਰ ਤੋਂ ਲੈਕੇ ਸ਼ਨੀਵਾਰ ਦਾ ਹਿਸਾਬ ਕਰ ਦਿੰਦੇ ਕੇ ਆਹ ਲੈ ਬਈ ਪੈਸੇ ਹਾਂ ਹਾਂ ਮਤਲਬ ਜੇ ਦਿਹਾੜੀ ਫੇਰ ਤੇ ਉਹ ਦਿਹਾੜੀ ਦੇ ਓੰਨੇ ਪੈਸੇ ਮਿਲਨੇ ਜਿਹੜੀ ਦਿਹਾੜੀ ਲੱਗੂਗੀ ਆਹੋ ਚੱਲ ਵਧਣਗੇ ਹੀ

ਪੰਜ ਸੋ ਵੀ ਆਹ ਪੰਦ੍ਰਹ ਹਜਾਰ ਰੁਪਿਆ ਬਥੇਰਾ ਤੇਰਾਂ ਹਜਾਰ ਤੇ ਚਾਰ ਵਿਚੋਂ ਐਤਵਾਰ ਕੱਢ ਲਾ ਜੇ ਪੰਜ ਸੋ ਰੁਪਿਆ ਦਿਹਾੜੀ ਹੋਗੀ ਤੇ ਚਾਰ ਵਿਚੋਂ ਐਤਵਾਰ ਕੱਦ ਲਾ ਤੇਰਾਂ ਹਜਾਰ ਤੇ ਹੈ ਹੀ ਹੈ ਵਧੇਗੀ ਸਹੀ ਪਰ ਹਜੇ ਟੈਮ ਪਾ ਕੇ

ਆਹੋ ਇੰਨਾ ਕੇ ਬਣ ਹੀ ਜਾਣਾ ਹਾਂ ਚੱਲ ਵਧੀਆ ਵੇਹਲੇ ਰਹਿਣ ਨਾਲੋਂ ਚੰਗਾ ਵਾ